ਲਿਨਕਸ ਵਿੱਚ ਜਨਰਲ ਪਰਪਜ ਯੂਟੀਲੀਟੀਜ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀਂ ਆਪਣੇ ਆਪ ਨੂੰ ਲਿਨਕਸ ਦੀਆਂ ਹੋਰ ਵੀ ਵੱਧ ਵਰਤੀਆਂ ਜਾਂਦੀਆਂ ਕੁਝ ਬੁਨਿਆਦੀ ਕਮਾਂਡਸ ਤੋਂ ਜਾਣੂ ਕਰਾਵਾਂਗੇ
ਇਸ ਦੀ ਮੁੱਖ ਪ੍ਰੇਰਣਾ ਹੈ ਤੁਹਾਨੂੰ ਲਿਨਕਸ ਉੱਤੇ ਕੰਮ ਕਰਨ ਦੀ ਸ਼ੁਰੂਆਤ ਕਰਾਉਣਾ
ਪਹਿਲੀ ਕਮਾਂਡ ਜੋ ਅਸੀ ਵੇਖਾਂਗੇ ਉਹ ਹੈ ਈਚੋ ਕਮਾਂਡ
ਧਿਆਨ ਦਿਓ ਲਿਨਕਸ ਕਮਾਂਡਸ ਕੇਸ ਸੇਂਸਿਟਿਵ ਹੁੰਦੀਆਂ ਹਨ
ਇੱਥੇ ਸਾਰੀਆਂ ਕਮਾਂਡਸ ਅਤੇ ਉਨ੍ਹਾਂ ਦੇ ਆਪਸ਼ਨਸ ਛੋਟੇ ਅਖਰਾਂ ਵਿੱਚ ਹਨ ਜਦੋਂ ਤੱਕ ਕਿ ਇਹਨਾ ਦਾ ਜ਼ਿਕਰ ਨਹੀਂ ਹੁੰਦਾ
ਇਸ ਕਮਾਂਡ ਦੀ ਵਰਤੋ ਸਕਰੀਨ ਉੱਤੇ ਮੈਸੇਜ ਯਾਨੀ ਕੋਈ ਸੁਨੇਹਾ ਦਿਖਾਉਣ ਲਈ ਕਰਦੇ ਹਨ
ਉਬੁੰਟੂ ਵਿੱਚ ਟਰਮਿਨਲ ਨੂੰ ਚਲਾਉਣ ਲਈ CTRLALTT ਮਦਦ ਕਰਦਾ ਹੈ
ਹੋ ਸਕਦਾ ਹੈ ਇਹ ਕਮਾਂਡ ਸਾਰੇ ਯੂਨਿਕਸ ਸਿਸਟਮਸ ਉੱਤੇ ਨਾ ਚੱਲੇ
ਟਰਮਿਨਲ ਨੂੰ ਖੋਲ੍ਹਣ ਦੀ ਪਰਿਕ੍ਰੀਆ ਪਹਿਲਾਂ ਹੀ ਇੱਕ ਹੋਰ ਟਿਊਟੋਰਿਅਲ ਵਿੱਚ ਸਮਝਾਈ ਗਈ ਹੈ
ਪ੍ਰੋਂਪਟ ਉੱਤੇ ਟਾਈਪ ਕਰੋ160 ਈਚੋ ਸਪੇਸ ਹੇਲੋ ਵਰਲਡ ਅਤੇ enter ਦਬਾਓ
ਇਹ ਸਕਰੀਨ ਉੱਤੇ ਰਵਾਇਤੀ ਹੇਲੋ ਵਰਲਡ ਮੈਸੇਜ ਛਾਪ ਦਿੰਦਾ ਹੈ
ਈਚੋ ਕਮਾਂਡ ਨੂੰ ਅਸੀ ਵੇਰੀਏਬਲ ਦੀ ਵੈਲਿਊ ਦਿਖਾਉਣ ਲਈ ਵੀ ਇਸਤੇਮਾਲ ਕਰ ਸਕਦੇ ਹਾਂ
ਪ੍ਰੋਂਪਟ ਉੱਤੇ ਵੱਡੇ ਅਖਰਾਂ ਵਿੱਚ ਈਚੋ ਸਪੇਸ ਡਾਲਰ ਸ਼ੈਲ ਟਾਈਪ ਕਰੋ ਅਤੇ enter ਦਬਾਓ
ਇਹ ਇਸਤੇਮਾਲ ਹੋ ਰਹੇ ਮੌਜੂਦਾ ਸ਼ੈਲ ਨੂੰ ਆਉਟਪੁਟ ਕਰਦਾ ਹੈ
ਅਸੀ ਈਚੋ ਕਮਾਂਡ ਦੇ ਨਾਲ ਏਸਕੇਪ ਸੀਕਵੇਂਸੇਸ ਵੀ ਇਸਤੇਮਾਲ ਕਰ ਸਕਦੇ ਹਾਂ
ਇਸਦੇ ਲਈ ਲਿਨਕਸ ਵਿੱਚ ਸਾਨੂੰ e ਆਪਸ਼ਨ ਦੀ ਵਰਤੋਂ ਕਰਨ ਦੀ ਲੋੜ ਹੈ
ਇੱਕੋ ਜਿਹੇ ਏਸਕੇਪ ਸੀਕਵੇਂਸੇਸ ਵਿੱਚ ਟੈਬ ਲਈ t ਨਵੀਂ ਲਾਇਨ ਲਈ n ਅਤੇ c ਇੱਕ ਏਸਕੇਪ ਸੀਕਵੇਂਸ ਹੈ ਜਿਸਨੂੰ ਜਦੋਂ ਇਸਤੇਮਾਲ ਕਰਦੇ ਹਨ ਤਾਂ ਪ੍ਰੋਂਪਟ ਨੂੰ ਉਸੀ ਲਕੀਰ ਉੱਤੇ ਦਿਖਾਉਂਦਾ ਹੈ
ਇਹ ਲਾਭਦਾਇਕ ਹੋ ਸਕਦਾ ਹੈ ਜੇਕਰ ਕੁੱਝ ਭਰਨ ਤੋਂ ਪਹਿਲਾਂ ਸਾਨੂੰ ਪ੍ਰੋਂਪਟ ਮੈਸੇਜ ਚਾਹੀਦਾ ਹੈ
ਪ੍ਰੋਂਪਟ ਉੱਤੇ ਈਚੋ ਸਪੇਸ ਮਾਈਨਸ e ਸਿੰਗਲ ਕੋਟ ਵਿੱਚ ਟਾਈਪ ਕਰੋ ਬੈਕ ਸਲੈਸ਼ c ਸੀ ਕਮਾਂਡ ਲਿਖੋ ਅਤੇ enter ਦਬਾਓ

ਅਸੀ ਵੇਖਾਂਗੇ ਕਿ ਉਸੀ ਲਾਇਨ ਉੱਤੇ Enter a ਕਮਾਂਡ ਪ੍ਰਿੰਟ ਕਰਨ ਤੋਂ ਬਾਅਦ ਪ੍ਰੋਂਪਟ ਦਿਖਾਇਆ ਹੋਵੇਗਾ
ਤੁਸੀ ਜਾਣਨਾ ਚਾਹੁੰਦੇ ਹੋਵੋਗੇ ਕਿ ਤੁਸੀਂ ਲਿਨਕਸ ਕਰਨਲ ਦਾ ਕਿਹੜਾ ਵਰਜਨ ਚਲਾ ਰਹੇ ਹੋ
ਇਹਦੇ ਬਾਰੇ ਵਿੱਚ ਅਤੇ ਸਾਡੀ ਮਸ਼ੀਨ ਦੀਆਂ ਹੋਰ ਵਿਸ਼ੇਸ਼ਤਾਵਾਂ ਨੂੰ ਜਾਣਨ ਲਈ ਸਾਡੇ ਕੋਲ ਉਨਾਮੇ ਕਮਾਂਡ ਹੈ
ਪ੍ਰੋਂਪਟ ਉੱਤੇ ਉਨਾਮੇ ਸਪੇਸ ਹਾਈਫਨ r ਟਾਈਪ ਕਰੋ ਅਤੇ enter ਦਬਾਓ
ਤੁਹਾਡਾ ਯੂਜਰਨੇਮ ਕੀ ਹੈ ਇਹ ਜਾਣਨ ਲਈ ਪ੍ਰੋਂਪਟ ਉੱਤੇ ਵ੍ਹੋ ਸਪੇਸ ਏਐਮ ਸਪੇਸ I ਟਾਈਪ ਕਰੋ ਅਤੇ enter ਦਬਾਓ
ਇਹ ਅਸਲ ਵਿੱਚ ਵ੍ਹੋ ਕਮਾਂਡ ਤੋਂ ਆਉਂਦਾ ਹੈ ਜੋ ਕਿ ਸਿਸਟਮ ਵਿੱਚ ਲਾਗਿਨ ਹੋਏ ਮੌਜੂਦਾ ਉਪਯੋਗਕਰਤਾਵਾਂ ਦੀ ਸੂਚੀ ਬਣਾਉਂਦਾ ਹੈ ਜੇਕਰ ਤੁਹਾਡਾ ਸਿਸਟਮ ਇੱਕ ਮਲਟੀਯੂਜਰ ਸਿਸਟਮ ਹੈ
ਕਈ ਵਾਰ ਤੁਹਾਡੇ ਲਾਗਿਨ ਪਾਸਵਰਡ ਵਿੱਚ ਸਮੱਝੌਤਾ ਹੋ ਸਕਦਾ ਹੈ ਅਤੇ ਜਾਂ ਤੁਸੀ ਉਸਨੂੰ ਬਦਲਨਾ ਚਾਹੁੰਦੇ ਹੋ
ਇਸਦੇ ਲਈ ਸਾਡੇ ਕੋਲ ਪੱਸਵਾਦ ਕਮਾਂਡ ਹੈ
ਪ੍ਰੋਂਪਟ ਉੱਤੇ P a s s w d ਟਾਈਪ ਕਰੋ ਅਤੇ enter ਦਬਾਓ
ਜਦੋਂ ਤੁਸੀ ਇਸ ਕਮਾਂਡ ਨੂੰ ਟਾਈਪ ਕਰਦੇ ਹੋ ਤਾਂ ਇਹ ਮੌਜੂਦਾ ਪਾਸਵਰਡ ਨੂੰ ਟਾਈਪ ਕਰਨ ਲਈ ਕਹੇਗਾ
ਇੱਥੇ ਮੈਂ ਸਿਸਟਮ ਦਾ ਮੌਜੂਦਾ ਪਾਸਵਰਡ ਟਾਈਪ ਕਰਾਂਗਾ
ਜਦੋਂ ਉਹ ਠੀਕ ਤਰਾਂ ਨਾਲ ਭਰਿਆ ਗਿਆ ਤੱਦ ਤੁਹਾਨੂੰ ਆਪਣਾ ਨਵਾਂ ਪਾਸਵਰਡ ਭਰਨਾ ਹੋਵੇਗਾ ਅਤੇ ਉਸਦੀ ਪੁਸ਼ਟੀ ਲਈ ਦੁਬਾਰਾ ਟਾਈਪ ਕਰਨਾ ਹੋਵੇਗਾ
ਲੇਕਿਨ ਮੌਜੂਦਾ ਪਾਸਵਰਡ ਨੂੰ ਜੇਕਰ ਤੁਸੀ ਭੁੱਲ ਗਏ ਹੋ ਤਾਂ ਕੀ ਕਰੋਗੇ 160 ਫਿਰ ਵੀ ਮੌਜੂਦਾ ਪਾਸਵਰਡ ਨੂੰ ਜਾਣੇ ਬਿਨਾਂ ਤੁਸੀ ਪਾਸਵਰਡ ਬਦਲ ਸਕਦੇ ਹੋ
ਲੇਕਿਨ ਇਹ ਸਿਰਫ ਰੂਟ ਯੂਜਰ ਦੁਆਰਾ ਕੀਤਾ ਜਾ ਸਕਦਾ ਹੈ
ਹੁਣ ਰੂਟ ਯੂਜਰ ਕੌਣ ਹੈ
ਉਹ ਇੱਕ ਵਿਸ਼ੇਸ਼ ਅਧਿਕਾਰ ਵਾਲਾ ਵਿਅਕਤੀ ਹੈ
ਸਮਾਨਤਾ ਬਣਾਉਂਦੇ ਹੋਏ ਅਸੀ ਇਹ ਕਹਿ ਸਕਦੇ ਹਾਂ ਕਿ ਰੂਟ ਯੂਜਰਸ ਵਿੰਡੋਜ ਵਿੱਚ ਐਡਮਿਨਿਸਟਰੇਟਿਵ ਪਦ ਦੇ ਯੂਜਰ ਦੇ ਸਮਾਨ ਹੈ
ਸਾਡੀ ਸਿਸਟਮ ਦੀ ਤਾਰੀਖ਼ ਅਤੇ ਸਮਾਂ ਜਾਣਨ ਵਿਚ ਦਿਲਚਸਪੀ ਹੋ ਸਕਦੀ ਹੈ
ਇਸਦੇ ਲਈ ਸਾਡੇ ਕੋਲ ਦਾਤੇ ਕਮਾਂਡ ਹੈ
ਟਰਮਿਨਲ ਵਿੱਚ ਡੇਟ ਕਮਾਂਡ ਨੂੰ ਟਾਈਪ ਕਰੋ ਅਤੇ enter ਦਬਾਓ
ਇਹ ਸਿਸਟਮ ਦਾ ਮੌਜੂਦਾ ਸਮਾਂ ਅਤੇ ਤਾਰੀਖ਼ ਦਿਖਾਵੇਗਾ
ਜਿਵੇਂ ਕਿ ਅਸੀ ਵੇਖ ਸਕਦੇ ਹਾਂ ਡੇਟ ਕਮਾਂਡ ਸਾਨੂੰ ਤਾਰੀਖ਼ ਅਤੇ ਸਮਾਂ ਦੋਵੇਂ ਦਿੰਦਾ ਹੈ
ਇਹ ਇੱਕ ਪਰਭਾਵੀ ਸਹੂਲਤ ਹੈ ਅਤੇ ਇਸਦੇ ਕਈ ਆਪਸ਼ਨਸ ਵੀ ਹਨ
ਪ੍ਰੋਂਪਟ ਉੱਤੇ ਦਾਤੇ ਸਪੇਸ ਪਲੱਸ ਪਰਸੈਂਟ ਸਿਗਨ ਕੈਪੀਟਲ T ਟਾਈਪ ਕਰੋ ਅਤੇ enter ਦਬਾਓ
ਇਹ ਸਾਨੂੰ ਘੰਟੇ ਮਿੰਟਾਂ ਅਤੇ ਸਕਿੰਟਾਂ hhmmਐਸਐਸ ਦੇ ਰੂਪ ਵਿੱਚ ਕੇਵਲ ਸਮਾਂ ਦੱਸਦਾ ਹੈ
ਪ੍ਰੋਂਪਟ ਉੱਤੇ ਦਾਤੇ ਸਪੇਸ ਪਲੱਸ ਪਰਸੈਂਟੇਜ ਸਿਗਨ ਸਮਾਲ h ਟਾਈਪ ਕਰੋ ਅਤੇ enter ਦਬਾਓ
ਇਹ ਮਹੀਨੇ ਦਾ ਨਾਮ ਦੱਸਦਾ ਹੈ
ਪ੍ਰੋਂਪਟ ਉੱਤੇ ਦਾਤੇ ਸਪੇਸ ਪਲੱਸ ਪਰਸੈਂਟੇਜ ਸਿਗਨ ਸਮਾਲ m ਟਾਈਪ ਕਰੋ ਅਤੇ enter ਦਬਾਓ
ਇਹ ਅੰਕੀ ਰੂਪ ਵਿੱਚ ਸਾਲ ਦਾ ਮਹੀਨਾ ਦੱਸਦਾ ਹੈ
ਇੱਥੇ ਇਹ ਫਰਵਰੀ ਮਹੀਨੇ ਲਈ 02 ਵਿਖਾ ਰਿਹਾ ਹੈ
ਇਸਨੂੰ ਪ੍ਰਾਪਤ ਆਉਟਪੁਟ ਦੇ ਅਨੁਸਾਰ ਮਿਲਾਓ
ਪ੍ਰੋਂਪਟ ਉੱਤੇ ਦਾਤੇ ਸਪੇਸ ਪਲੱਸ ਪਰਸੈਂਟੇਜ ਸਿਗਨ ਸਮਾਲ y ਟਾਈਪ ਕਰੋ ਅਤੇ enter ਦਬਾਓ
ਇਹ ਮੌਜੂਦਾ ਸਾਲ ਦੇ ਆਖਰੀ ਦੋ ਅੰਕ ਦੱਸਦਾ ਹੈ
ਅਸੀ ਇਹਨਾ ਆਪਸ਼ਨਸ ਨੂੰ ਇੱਕਠੇ ਕਰ ਸਕਦੇ ਹਾਂ
ਉਦਾਹਰਣ ਸਵਰੂਪ ਪ੍ਰੋਂਪਟ ਉੱਤੇ ਦਾਤੇ ਸਪੇਸ ਪਲੱਸ ਡਬਲ ਕੋਟਸ ਵਿੱਚ ਪਰਸੈਂਟੇਜ ਸਮਾਲ h ਪਰਸੈਂਟੇਜ ਸਮਾਲ y ਟਾਈਪ ਕਰੋ ਅਤੇ enter ਦਬਾਓ

ਇਹ ਫਰਵਾਰੀ 11 ਵਿਖਾ ਰਿਹਾ ਹੈ
ਹੋਰ ਸਬੰਧਤ ਕਮਾਂਡ ਹੈ ਕਾਲ ਕਮਾਂਡ
ਹਾਲਾਂਕਿ ਇਹ ਆਮ ਕਮਾਂਡ ਨਹੀਂ ਹੈ ਇਹ ਸਾਨੂੰ ਕੋਈ ਵੀ ਮਹੀਨਾ ਅਤੇ ਸਾਲ ਦੇਖਣ ਵਿੱਚ ਮਦਦ ਕਰਦਾ ਹੈ
ਮੌਜੂਦਾ ਮਹੀਨੇ ਦੇ ਕੈਲੰਡਰ ਨੂੰ ਦੇਖਣ ਲਈ ਪ੍ਰੋਂਪਟ ਉੱਤੇ ਕਾਲ ਟਾਈਪ ਕਰੋ ਅਤੇ enter ਦਬਾਓ
ਕਿਸੇ ਵੀ ਮਹੀਨੇ ਦਾ ਕੈਲੰਡਰ ਦੇਖਣ ਦੇ ਲਈ ਮੰਨ ਲੋ ਦਿਸੰਬਰ 2070 ਪ੍ਰੋਂਪਟ ਉੱਤੇ ਕਾਲ ਸਪੇਸ 12 ਸਪੇਸ 2070 ਟਾਈਪ ਕਰੋ ਅਤੇ enter ਦਬਾਓ
ਇਹ ਦਿਸੰਬਰ 2070 ਦਾ ਕੈਲੰਡਰ ਦਿਖਾਉਂਦਾ ਹੈ
ਅੱਗੇ ਵਧਣ ਤੋਂ ਪਹਿਲਾਂ ਅਸੀ ਫਾਇਲਸ ਅਤੇ ਡਾਇਰੇਕਟਰੀਜ ਦੇ ਬਾਰੇ ਵਿੱਚ ਕੁੱਝ ਚਰਚਾ ਕਰਦੇ ਹਾਂ
ਲਿਨਕਸ ਵਿੱਚ ਲੱਗਭਗ ਹਰ ਚੀਜ਼ ਇੱਕ ਫਾਇਲ ਹੈ
ਹੁਣ ਸਵਾਲ ਹੈ ਕਿ ਫਾਇਲ ਕੀ ਹੈ160 ਵਾਸਤਵ ਵਿੱਚ ਫਾਇਲ ਉਹ ਹੁੰਦੀ ਹੈ ਜਿੱਥੇ ਅਸੀ ਆਪਣੇ ਡਾਕਿਊਮੇਂਟਸ ਅਤੇ ਪੇਪਰਸ ਨੂੰ ਸਟੋਰ ਕਰਦੇ ਹਾਂ
ਇਸੇ ਤਰਾਂ ਇੱਕ ਲਿਨਕਸ ਫਾਇਲ ਵੀ ਜਾਣਕਾਰੀ ਨੂੰ ਸਟੋਰ ਕਰਨ ਦੀ ਜਗ੍ਹਾ ਹੈ
ਅਗਲਾ ਡਾਇਰੇਕਟਰੀ ਕੀ ਹੈ 160 ਡਾਇਰੇਕਟਰੀ ਨੂੰ ਫਾਇਲਾਂ ਅਤੇ ਹੋਰ ਉਪ ਡਾਇਰੇਕਟਰੀਜ ਦੇ ਭੰਡਾਰ ਦੇ ਰੂਪ ਵਿੱਚ ਸੱਮਝਿਆ ਜਾ ਸਕਦਾ ਹੈ
ਡਾਇਰੇਕਟਰੀ ਸਾਨੂੰ ਆਪਣੀਆ ਫਾਇਲਾਂ ਨੂੰ ਯੋਜਨਾਬੱਧ ਰੂਪ ਵਿੱਚ ਰਖਣ ਵਿੱਚ ਮਦਦ ਕਰਦੀ ਹੈ
ਇਹ ਵਿੰਡੋਜ ਵਿੱਚਲੇ ਫੋਲਡਰਾਂ ਦੇ ਸਮਾਨ ਹੈ
ਲਿਨਕਸ ਸਿਸਟਮ ਉੱਤੇ ਜਦੋਂ ਅਸੀ ਲਾਗਿਨ ਕਰਦੇ ਹਾਂ ਡਿਫਾਲਟ ਰੂਪ ਵਿਚ ਅਸੀਂ ਹੋਮ ਡਾਇਰੇਕਟਰੀ ਵਿੱਚ ਹੁੰਦੇ ਹਾਂ
ਹੋਮ ਡਾਇਰੇਕਟਰੀ ਦੇਖਣ ਲਈ ਪ੍ਰੋਂਪਟ ਉੱਤੇ ਈਚੋ ਸਪੇਸ ਡੋਲਰ ਹੋਮ ਟਾਈਪ ਕਰੋ ਅਤੇ enter ਦਬਾਓ
ਅਗਲੀ ਕਮਾਂਡ ਸਾਨੂੰ ਮੌਜੂਦਾ ਡਾਇਰੇਕਟਰੀ ਜਿਸ ਉੱਤੇ ਅਸੀ ਕੰਮ ਕਰ ਰਹੇ ਹਾਂ ਉਸਨੂੰ ਵਿਖਾਉਣ ਵਿੱਚ ਮਦਦ ਕਰਦੀ ਹੈ
ਉਹ ਹੈ ਪੀਡਬਲਿਊਡੀ ਜੋ ਮੌਜੂਦਾ ਵਰਕਿੰਗ ਡਾਇਰੇਕਟਰੀ ਹੈ
ਪ੍ਰੋਂਪਟ ਉੱਤੇ ਪੀਡਬਲਿਊਡੀ ਟਾਈਪ ਕਰੋ ਅਤੇ enter ਦਬਾਓ
ਹੁਣ ਜਦੋਂ ਕਿ ਸਾਨੂੰ ਆਪਣੀ ਡਾਇਰੇਕਟਰੀ ਦੇ ਬਾਰੇ ਵਿੱਚ ਪਤਾ ਹੈ ਤਾਂ ਅਸੀ ਉਸ ਡਾਇਰੇਕਟਰੀ ਦੀਆਂ ਫਾਇਲਾਂ ਅਤੇ ਸਭ ਡਾਇਰੇਕਟਰੀਜ ਦੇ ਬਾਰੇ ਵਿੱਚ ਵੀ ਜਾਣਨਾ ਚਾਹਾਂਗੇ
ਇਸਦੇ ਲਈ ਅਸੀ ਐਲਐਸ ਕਮਾਂਡ ਦਾ ਇਸਤੇਮਾਲ ਕਰਾਂਗੇ ਜੋ ਕਿ ਯੂਨਿਕਸ ਅਤੇ ਲਿਨਕਸ ਵਿੱਚ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ
ਐਲਐਸ ਕਮਾਂਡ ਟਾਈਪ ਕਰੋ ਅਤੇ enter ਦਬਾਓ
ਹੁਣ ਆਉਟਪੁਟ ਨੂੰ ਵੇਖੋ
ਫਾਇਲਾਂ ਅਤੇ ਸਭ ਡਾਇਰੇਕਟਰੀਜ ਆਮ ਤੌਰ ਵੱਖ ਵੱਖ ਰੰਗਾ ਵਿੱਚ ਦਿਖਾਏ ਜਾਂਦੇ ਹਨ
ਐਲਐਸ ਕਮਾਂਡ ਪਰਭਾਵੀ ਹੈ ਅਤੇ ਇਸਦੇ ਬਹੁਤ ਸਾਰੇ ਆਪਸ਼ਨਸ ਹਨ
ਚੱਲੋ ਉਹਨਾ ਵਿਚੋਂ ਕੁੱਝ ਵੇਖਦੇ ਹਾਂ
ਪ੍ਰੋਂਪਟ ਉੱਤੇ ਐਲਐਸ ਸਪੇਸ ਮਾਈਨਸ ਮਾਈਨਸ ਏਐਲਐਲ ਟਾਈਪ ਕਰੋ ਅਤੇ enter ਦਬਾਓ
ਇਹ ਸਾਰੀਆਂ ਫਾਇਲਾਂ ਦੇ ਨਾਲ ਨਾਲ ਛੁਪੀਆਂ ਹੋਈਆਂ ਯਾਨੀ ਹਿਡਨ ਫਾਇਲਾਂ ਵੀ ਦੱਸਦਾ ਹੈ
ਫਾਇਲ ਨੇਮ ਜੋ ਡਾਟ ਨਾਲ ਸ਼ੁਰੂ ਹੋ ਰਹੇ ਹਨ ਉਹ ਇੱਥੇ ਹਿਡਨ ਫਾਇਲਾਂ ਹਨ ਜੇਕਰ ਅਸੀ ਸਿਰਫ ਫਾਇਲ ਹੀ ਨਹੀਂ ਸਗੋਂ ਉਸਦੇ ਨਾਲ ਹੋਰ ਜਿਆਦਾ ਜਾਣਕਾਰੀ ਪਾਉਣਾ ਚਾਹੁੰਦੇ ਹਾਂ ਤਾਂ ਮਾਈਨਸ l ਆਪਸ਼ਨ ਦਾ ਇਸਤੇਮਾਲ ਕਰ ਸਕਦੇ ਹਾਂ
ਪ੍ਰੋਂਪਟ ਉੱਤੇ ਐਲਐਸ ਸਪੇਸ ਮਾਈਨਸ ਸਮਾਲ l ਕਮਾਂਡ ਟਾਈਪ ਕਰੋ ਅਤੇ enter ਦਬਾਓ
ਇਹ ਸਾਨੂੰ ਫਾਇਲ ਪਰਮਿਸ਼ਨ ਯਾਨੀ ਫਾਇਲ ਆਗਿਆ ਫਾਇਲ ਦੇ ਮਾਲਕ ਯਾਨੀ ਓਨਰ ਦਾ ਨਾਮ ਲਾਸਟ ਮੋਡਿਫਿਕੇਸ਼ਨ ਟਾਇਮ ਯਾਨੀ ਪਿੱਛਲੀ ਸੋਧ ਦਾ ਸਮਾਂ ਬਾਇਟਸ ਵਿੱਚ ਫਾਇਲ ਸਾਇਜ ਆਦਿ ਦੱਸਦਾ ਹੈ
ਇਸ ਆਪਸ਼ਨਸ ਦੀ ਵਿਆਖਿਆ ਇਸ ਮੌਜੂਦਾ ਟਿਊਟੋਰਿਅਲ ਦੇ ਖੇਤਰ ਤੋਂ ਬਾਹਰ ਹੈ
ਐਲਐਸ ਨੂੰ ਕਈ ਆਪਸ਼ਨਸ ਦੇ ਨਾਲ ਇਸਤੇਮਾਲ ਕਰ ਸਕਦੇ ਹਾਂ ਜੋ ਅਸੀ ਬਾਅਦ ਵਿੱਚ ਵੇਖਾਂਗੇ
ਇਸ ਸਾਰੀ ਜਾਣਕਾਰੀ ਨੂੰ ਸਕਰੀਨ ਉੱਤੇ ਦਿਖਾਉਣ ਦੀ ਬਜਾਏ ਅਸੀ ਇੱਕ ਫਾਇਲ ਵਿੱਚ ਸਟੋਰ ਕਰ ਸਕਦੇ ਹਾਂ
ਅਸਲ ਵਿੱਚ ਇਸ ਤਰ੍ਹਾਂ ਅਸੀਂ ਕਿਸੇ ਵੀ ਕਮਾਂਡ ਦੇ ਆਉਟਪੁਟ ਨੂੰ ਫਾਇਲ ਵਿੱਚ ਸਟੋਰ ਕਰ ਸਕਦੇ ਹਾਂ
ਕਮਾਂਡ ਦੇ ਬਾਅਦ ਰਾਇਟ ਐਂਗਅਲ ਬਰੈਕਿਟ ਅਤੇ ਫਾਇਲ ਦੇ ਨਾਮ ਨੂੰ ਟਾਈਪ ਕਰੋ ਮੰਨ ਲੋ ਅਸੀ ਐਲਐਸ ਸਪੇਸ ਮਾਈਨਸ ਸਮਾਲ l ਸਪੇਸ ਰਾਈਟ ਐਂਗਲ ਬ੍ਰੈਕਟ ਸਪੇਸ ਫਾਈਲਇੰਫੋ ਲਿਖਦੇ ਹਾਂ
ਹੁਣ ਸਾਰੀਆਂ ਫਾਇਲਾਂ ਅਤੇ ਫੋਲਡਰਾਂ ਦੀ ਜਾਣਕਾਰੀ ਫਾਈਲਇੰਫੋ ਨਾਮਕ ਫਾਇਲ ਵਿੱਚ ਜਾਵੇਗੀ
ਲੇਕਿਨ ਅਸੀ ਇਸ ਫਾਇਲ ਦੇ ਕੰਟੇਂਟਸ ਨੂੰ ਕਿਵੇਂ ਦੇਖਦੇ ਹਾਂ
ਇਸਦੇ ਲਈ ਸਾਡੇ ਕੋਲ ਕੈਟ ਕਮਾਂਡ ਹੈ
ਬਸ ਕੈਟ ਸਪੇਸ ਫਾਇਲ ਦਾ ਨਾਮ ਟਾਈਪ ਕਰੋ ਇੱਥੇ ਨਾਮ ਹੈ ਫਾਈਲਇੰਫੋ ਅਤੇ enter ਦਬਾਓ
ਤੁਸੀ ਉਸਦੇ ਕੰਟੇਂਟਸ ਵੇਖ ਸਕਦੇ ਹੋ
ਦਰਅਸਲ ਕੈਟ ਦੀ ਇੱਕ ਹੋਰ ਮੁੱਖ ਵਰਤੋ ਹੈ ਫਾਇਲ ਨੂੰ ਬਣਾਉਣਾ
ਇਸਦੇ ਲਈ ਪ੍ਰੋਂਪਟ ਉੱਤੇ ਕੈਟ ਸਪੇਸ ਰਾਈਟ ਐਂਗਲ ਬ੍ਰੈਕਟ ਸਪੇਸ ਫਾਈਲਨੇਮ ਟਾਈਪ ਕਰੋ ਅਤੇ enter ਦਬਾਓ
ਹੁਣ ਅਸੀ ਜੇਕਰ enter ਦਬਾਉਂਦੇ ਹਾਂ ਤਾਂ ਕਮਾਂਡ ਉਪਯੋਗਕਰਤਾ ਵਲੋਂ ਇਨਪੁਟ ਦਾ ਇੰਤਜਾਰ ਕਰਦੀ ਹੈ
ਜੋ ਵੀ ਅਸੀ ਟਾਈਪ ਕਰਦੇ ਹਾਂ ਉਹ ਫਾਇਲ ਵਿੱਚ ਲਿਖਿਆ ਜਾਂਦਾ ਹੈ
ਤਾਂ ਕੁੱਝ ਟੈਕਸਟ ਟਾਈਪ ਕਰੋ
ਹੁਣ ਇਨਪੁਟ ਦਾ ਅੰਤ ਦਿਖਾਉਣ ਲਈ enter ਦਬਾਓ
ਹੁਣ ਕੰਟਰੋਲ ਅਤੇ d ਦੋਨਾਂ ਨੂੰ ਇਕੱਠੇ ਦਬਾਓ
ਜੇਕਰ ਫਾਇਲ ਜਿਵੇਂ ਫਾਈਲ1 ਪਹਿਲਾਂ ਤੋਂ ਹੀ ਮੌਜੂਦ ਹੈ ਤਾਂ ਉਪਯੋਗਕਰਤਾ ਦਾ ਇਨਪੁਟ ਇਸ ਫਾਇਲ ਉੱਤੇ ਓਵਰਰਾਇਟ ਹੁੰਦਾ ਹੈ
ਹੁਣ ਜੇਕਰ ਤੁਸੀ ਪਹਿਲਾਂ ਤੋਂ ਹੀ ਮੌਜੂਦ ਫਾਇਲ ਦੇ ਅੰਤ ਵਿੱਚ ਫਾਈਲ1 ਨੂੰ ਜੋੜਨਾ ਚਾਹੁੰਦੇ ਹੋ ਤਾਂ ਪ੍ਰੋਂਪਟ ਉੱਤੇ ਕੈਟ ਸਪੇਸ ਡਬਲ ਰਾਈਟ ਐਂਗਲ ਬ੍ਰੈਕਟ ਸਪੇਸ ਫਾਈਲ1 ਟਾਈਪ ਕਰੋ ਅਤੇ enter ਦਬਾਓ
ਇੱਥੇ ਕਈ ਹੋਰ ਕਮਾਂਡਸ ਹਨ ਜਿਹਨਾ ਉੱਤੇ ਅਸੀ ਚਰਚਾ ਕਰ ਸਕਦੇ ਸੀ ਲੇਕਿਨ ਫਿਲਹਾਲ ਇਸਨੂੰ ਇੱਥੇ ਤੱਕ ਹੀ ਸੀਮਿਤ ਰੱਖਦੇ ਹਾਂ
ਅਸਲ ਵਿੱਚ ਦੱਸੇ ਗਏ ਕਮਾਂਡਸ ਵਿੱਚ ਵੀ ਕਈ ਸਾਰੇ ਆਪਸ਼ਨਸ ਹਨ ਜਿਹਨਾ ਉੱਤੇ ਚਰਚਾ ਨਹੀਂ ਹੋਈ ਹੈ
ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜੋ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ httpspoken tutorialorgNMEICT Intro ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਸਤ ਸ਼੍ਰੀ ਅਕਾਲ